ਕਰ ਸਕਦੇ ਹਾਂ hair style ਵੀ ਪਿੰਨ ਟਿੱਕਣੀ ਚਾਹੀਦੀ ਏ ਆਪਣੀ ਵੈਸੇ ਵੀ smoothing ਕਿਉਂਕਿ ਇਹਨਾ ਚ ਵਾਲ ਜਿਆਦਾ silky ਹੋ ਜਾਂਦੇ ਏ

ਨਾਲ smoothing rebounding spa ਵਗੈਰਾ

rebounding ਚ ਵੀ smoothing ਵਿੱਚ ਵੀ spay ਚ ਵੀ ਫ਼ੇਰ ਆਪਣੇਂ state ਵੀ ਰਹਿਣਗੇ

product ਹਮ product ਅਲੱਗ ਅਲੱਗ ਹੁੰਦੇ ਏ ਮਤਲਬ ਕੀ

ਹੋਰ ਹਾਂਜੀ certain ਲਈ ਹੋਰ ਸਾਰੇ

ਮਤਲਬ main product ਏ ਤੁਸੀਂ ਕਿਹੜਾ ਚੀਜ ਕਰਾਣਾ ਉਸ ਦੇ according product ਲੱਗੂਗਾ ਹਾਂ ਉਸ ਦੇ according product ਹੁੰਦੇ ਏ product

ਤੁਸੀਂ ਕਰਵਾਣਾ ਚਾਹੁੰਦੇ ਹੋ ਮਤਲਬ ਕੀ ਉਹਨਾ ਨੂੰ ਦੱਸਣਾ ਪੈਂਦਾ ਉਹ ਤੁਹਾਨੂੰ

ਕਿੰਨਾ ਕ ਮਤਲਬ ਕੀ ਖਰਚਾ ਪੈ ਜਾਂਦਾ ਏ ਜਾਂ ਉਹ ਕਿੰਨਾ ਕ costly

according length ਦੇ according ਹੁੰਦਾ ਜ਼ੇ ਆਪਾਂ ਆਪਣੇਂ product use ਕਰਦਿਆਂ ਤਾਂ ਦੋ ਹਜ਼ਾਰ ਪੱਚੀ ਸੋ ਦੇ ਵਿੱਚ ਵਿੱਚ product ਆਂਦੇ ਏ

ਦੋ ਹਜ਼ਾਰ ਪੱਚੀ ਸੋ ਰੁਪਇਆ ਲੈਂਦਾ ਏ ਜੇ ਆਪਾਂ ਕਿਸੇ ਤੋਂ

ਜਿਵੇਂ ਤੁਹਾਡੇ hair ਏ ਮੇਰੇ hair ਏ

ਖਰਚਾ ਅੱਠ ਹਜ਼ਾਰ ਨੋ ਹਜ਼ਾਰ ਦੱਸ ਹਜ਼ਾਰ ਐਵੇ ਈ ਹੋ ਜਾਂਦਾ

hair ਦੇ according length ਦੇ according ਹੁੰਦਾ ਹਰੇਕ couple ਕਿਤੇ ਵੀ ਕਰਾਉਣ ਜਾਣੇ ਏ length ਦੇ according ਹੁੰਦਾ ਦੇ

ਹਾਂ length ਦੇ according

ਕਹਿਣੇ ਏ ਜਿਆਦਾ ਖਾਹੋ apple ਖਾਓ glow ਆਉਗਾ ਹਾਂ ਨਾ face ਤੇ glow ਆਂ ਜਾਂਦਾ ਜਰੂਰੀ ਨਹੀਂ ਕਈ ਨਹੀਂ ਵੀ ਉਹ ਕਰ ਸਕਦੇ

ਇਹ ਵੀ ਕਹਿਣੇ ਹਾਂ ਕੀ massage ਕਰ ਲਿਆ ਕਰੋ face ਤੇ ਜਿੰਨਾ ਜਿਆਦਾ massage ਕਰੋਗੇ ਉਹਨਾ ਅੱਛਾ ਏ ਹਾਂ massage ਤਾਂ ਕਰ ਸਕਦੇ ਹਾਂ daily massage ਵੀ ਕਰ ਸਕਦੇ ਹਾਂ ਕੇ ਕੋਈ ਉਹ ਨਹੀਂ

ਹਾਂ ਕਿਉਂਕਿ normal product ਨਾਲ ਕਰੋ ਮਤਲਬ ਕੇ ਜਿਆਦਾ ਉਹ ਨਾ ਹੋਣ

ਹੁੰਦੀ ਏ makeup ਤੋ ਜਿਹੜਾ ਨਹੀਂ ਕਰਾਹ ਪਾਦਾ ਫ਼ੇਰ ਉਹਦੇ ਲਈ ਆਪਾਂ ਕਿਵੇਂ ਦਾ makeup ਉਹਨੂੰ ਆਪਾਂ suggest ਕਰਾਗੇ ਵੀ ਤੂੰ ਏ ਕਰਲੇ ਜਾਂ ਏ ਕਰਲੇ ਉਹ ਤਾਂ makeup allergy ਵੀ ਏ ਨਾ ਫ਼ੇਰ ਉਹਦੇ ਕਰਕੇ ਆਪਾਂ makeup ਚ ਉਹ ਵਿੱਚ ਪਵਾ ਵੀ ਸਕਦੇ ਹੈਗੇ ਮਤਲਬ ਆਹ daily routine ਚ ਕਰਨ ਦਾ ਹੈਨੀ ਜੇ face ਤੇ ਕਹਿੰਦੇ

doctor ਦੀ ਸਲਾਹ special ਲੈਣੀ ਪਹੁਗੀ ਵੀ ਮੈਂ ਕਰਾ ਸਕਾ

makeup ਵੀ ਆਪਾਂ ਜਿਹੜਾ ਕਰਾਣੇ ਆਂ ਚਾਹੇ ਵਧੀਆ ਤੋਂ ਵਧੀਆ ਏ ਹਰ ਇੱਕ makeup ਚ chemical ਹੁੰਦਾ ਏ ਕਿਉਂਕਿ ਉਹ face ਨੂੰ ਖ਼ਰਾਬ ਕਰਦਾ ਏ

face ਹਾਂ ਕਿਸੇ ਨੂੰ face problem ਹੈ ਤਾਂ ਜ਼ੇ ਆਪਣਾ ਉਹੀ makeup artist ਵਧੀਆ ਹਉਗਾ ਤਾਂ ਆਪਾਂ ਨੂੰ suggestion ਵੀ ਵਧੀਆ ਕਰੂਗਾ ਤੇ ਆਪਣੇ product ਵੀ ਵਧੀਆ ਲਗਾਉਗਾ

ਕਿਉਂਕਿ ਕਈ ਲੋਕੀ ਹੁਣ ਅੱਜ ਕੱਲ ਹੋਗੇ ਵੀ ਲੋਕੀ ਪੈਸੇ ਲਈ ਕੁੱਝ ਵੀ ਲਗਾ ਦਿੰਨੇ ਏ face ਉਹ ਖ਼ਰਾਬ ਹੋ ਰਿਹਾ ਕਿਸੇ ਦੇ pimple ਆ ਰਹੇ ਏ raises ਆ ਰਹੇ ਏ ਕੁੱਝ ਆ ਰਿਹਾ dark circle ਹੁਣ ਜਿਵੇਂ ਦੀਦੀ ਅੱਖ ਦੇ ਨੀਚੇ dark circle

ਇਹ ਹੁੰਦਾ ਗਾ ਵੀ makeup ਕੀ ਕਹਿ ਰਹੇ ਹੋ ਨਹੀਂ normal ਜ਼ੇ ਆਪਾਂ ਆਪਣਾ dark circle ਮਤਲਬ ਕੀ ਹਟਾਣਾ ਹੋਵੇ ਫ਼ੇਰ ਆਪਾਂ ਕੀ ਕਰਾਂਗੇ ਆਪਾਂ ਨੂੰ eye weak ਘੱਟ ਥੋੜੀ tension ਨਾਲ ਵੀ ਹੋ ਜਾਂਦਾ ਘੱਟ ਸੋਹਣ ਨਾਲ ਵੀ ਹੋ ਜਾਂਦਾ ਏ ਨੀਂਦ

ਚਾਹੀਦੀ ਏ ਉਹਦੇ ਨਾਲ ਵੀ dark circle ਦੂਰ ਹੋ ਜਾਂਦੇ ਨੇ

normal ਮਤਲਬ ਕੀ ਆਪਣਾ stress

ਨਿਗਾਂ ਲਗਾਣੇ ਹਾਂ ਜਿਆਦਾ ਕੰਮ ਕਰਦੇ ਹਾਂ ਉਹਦੇ ਕਾਰਨ ਵੀ ਹੋ ਜਾਂਦਾ ਏ

dark circle main ਏ ਹੁਣ ਕਈਆਂ ਦੇ pimple ਆ ਜਾਂਦੇ ਏ makeup ਤੋ ਬਾਅਦ ਫ਼ੇਰ ਕਿਵੇਂ normal ਆ ਕੇ allergy ਏ ਨਹੀਂ normal ਆਂ ਵੀ pimple ਆਂ ਜਾਂਦੇ ਏ ਕਈ ਲੋਕੀ makeup ਨਹੀਂ ਵੀ ਕਰਾਦੇ ਨਾ ਜਿਹੜੇ

ਕਦੇਂ ਕਦੇਂ ਕਰਾਣ ਉਹਨਾ ਦੇ pimple ਆ ਜਾਂਦੇ ਏ

ਇਹਦਾ ਕੋਈ ਉਹ ਹਾਂਜੀ ਇਹਦਾ ਕੋਈ ਉਹ ਨਹੀਂ ਹੈਗਾ ਹੁਣ ਜਿਵੇਂ raises ਵਗੈਰਾ ਹੋ ਜਾਣੇ ਏ red red ਹੋਣ ਲੱਗ ਜਾਂਦੀ ਏ skin makeup

ਹਾਂਜੀ ਇਹ normal ਨੇ ਹੋ ਜਾਂਦੀਆਂ ਨੇ

ਜਿਹੜਾ ਦੀਦੀ routine ਚ ਕਰਾਦਾ ਏ ਬੰਦਾ ਕਿਹਾ ਉਹਦੇ face ਤੇ ਕੋਈ side effect ਨਹੀਂ ਪੈਂਦਾ normal ਰਹਿੰਦਾ

ਮਤਲਬ ਉਹਦੀ skin ਉਵੇਂ ਹੀ work ਕਰਨ ਲੱਗ ਜਾਂਦੀ ਏ ਉਹਦੇ face ਨਾਲ according ਜਿਵੇਂ ਆਪਾਂ

ਕਰਾਈ ਜਾਵੇਗੇ ਤਾਂ ਆਪਾਂ ਨੂੰ ਇੰਨਾ ਪਤਾ ਨਹੀਂ ਚੱਲੂਗਾ ਆਪਣੀ skin ਆਪਾਂ ਨੂੰ ਹੀ ਮਤਲਬ ਕੀ ਜਿਵੇਂ raises ਆ ਰਹੇ ਹੈ ਤਾਂ ਉਹ ਆਣੇ ਬੰਦ ਹੋ ਜਾਣਗੇ pimple ਆਣੇ ਘੱਟ ਜਾਣਗੇ

ਕੋਈ ਨਹੀਂ ਵੀ ਕਰਾਦੇ ਨਾ ਸ਼ੁਰੂ ਸ਼ੁਰੂ ਚ ਕਈ unmarried ਹੁੰਦੇ ਬਿਲਕੁਲ ਵੀ makeup ਨਹੀਂ ਕਰਦੇ

face ਉਵੇਂ ਦਾ ਹੋ ਜਾਂਦਾ ਏ ਮਤਲਬ ਕੀ makeup ਕਰਾਹੋ ਤੇ ਥੋੜਾ glow ਵੀ ਆਣਾ ਸ਼ੁਰੂ ਹੋ ਜਾਂਦਾ face ਤੇ

ਬਾਅਦ ਚੋ ਤਾਂ ਕਰਾਣਾ ਪੈਂਦਾ ਹੁਣ ਤਾਂ ਕਹਿੰਦੇ makeup ਕਰਾਣ ਤੋ ਬਾਅਦ ਹੁਣ ਜਿਵੇਂ ਸਾਡੇ ਵਰਗੇ ਕਰਾ ਲੈਂਦੇ ਏ ਤਾਂ ਫ਼ੇਰ ਕਹਿਣੇ ਏ ਜਿਵੇਂ makeup ਕਰਾਈ ਜਾਂਦੇ ਏ ਉਹ ਵੇ mature ਲੱਗਣ ਲੱਗ ਜਾਂਦਾ ਬੰਦਾ ਬੇਸ਼ਕ ਉਹਦੀ age ਹੈਗੀ ਏ ਚਾਹੇ ਨਹੀਂ ਹੈ ਹਾਂ makeup ਨਾਲ ਹੋ ਜਾਂਦਾ ਏ age ਲੱਗਣ ਲੱਗ ਜਾਂਦੀ ਏ

ਹਾਂ makeup ਕਿਉਂਕਿ ਉਹ ਚ chemical ਹੁੰਦੇ ਏ ਨਾ ਜਿਹੜਾ ਆਪਾਂ

ਥੋੜਾ ਜਾ ਢਿੱਲਾ ਪਣ ਕਰ ਦਿੰਦੀ ਏ ਮਤਲਬ ਕੀ ਉਹਦੇ ਚ ਹੱਲਕਾ ਹੱਲਕਾ ਉਹਦੇ ਚ ਢਿਲਾਓ ਆਣ ਲੱਗ ਜਾਂਦਾ ਏ

ਤੇ ਰਾਤ ਨੂੰ ਆਪਾਂ ਨੇ ਬੱਸ cold cream ਲਗਾਕੇ ਤੇ ਉਹਦੀ massage ਕਰਕੇ ਹੀ ਸੋਣੀ ਏ ਜੇ ਆਪਾਂ by

ਵੀ ਬਣਾਕੇ ਲਗਾ ਸਕਦੇ ਹੋ ਵੇਸਨ ਦਾ ਹੱਲਦੀ ਦਾ

ਬੱਸ ਠੀਕ ਠਾਕ ਜੀ ਹੋਰ sir ਕਿਆ ਕਰਦੇ ਸੀਗੇ ਦੇਖਦੇ ਏ ਅੱਗੇ ਕੁੱਝ sports ਸਪੁਰਟਸ ਤੇ ਮਹਾਂ ਕੀ ਚੱਲਦਾ ਅੱਜਕਲ

ਹਾਂ ਉਹਦੇ ਵਿੱਚ ਕੀ ਬਣ ਰਿਹਾ ਹੋਰ ਸਾਰੀਆਂ ਦੇ ਧਿਆਨ ਹੁਣ cricket ਤੇ ਹੈ ਹੁਣ ਹੁਣ IPL ਸ਼ੁਰੂ ਹੋ ਜਾਣਾ ਹਾਂਜੀ ਹਾਂ ਹੁਣ ਇੱਕਤੀ ਮਾਰਚ ਤੋਂ ਮੇਰੇ ਖਿਆਲ ਹਾਂਜੀ ਹਾਂ ਵਧੀਆ ਫੇਰ ਸਾਰੇ ਹੁਣ ਮਸਤ ਰਹਿਣਗੇ IPL ਚ

ਪਰ ਦੇਖਲੋ ਹੁਣ ਦੀਆਂ ਗੇਮਾਂ ਚ ਤੇ ਪਹਿਲੀ ਗੇਮਾਂ ਚ ਬਹੁਤ ਫਰਕ ਏ ਬਹੁਤ ਫਰਕ ਪੈ ਗਿਆ sir ਬਹੁਤ ਜਿਆਦਾ ਠੀਕ ਏ ਹੁਣ ਤਾਂ ਦੇਖੋ ਸਾਰਾ ਦਿਨ TV ਚ ਮੁਰੇ ਬੈਠ ਕੇ ਦੇਖੀ ਜਾਓ ਗੇਮਾ

ਜਾਣਾ ਖੇਡਣਾ ਸਾਰਾ ਕੁੱਝ ਕਰਨਾ

ਹੁਣ ਤਾਂ electronic ਸਮਾਨ ਆਏ ਗਾ ਲੱਗੇ ਰਹਿਨੇ ਏ sir

ਪਰ ਹੁਣ ਹੁੰਦਾ ਨਾ ਮਤਲਬ ਜਿਹੜੀ body ਏ ਜਾਂ health issue ਨਹੀਂ ਤਾਂ ਕਹਿ ਸਕਦੇ ਆ ਆਪਾਂ ਉਹ ਨੀਂ ਨਾ ਰਹਿੰਦੇ ਠੀਕ sir

ਹਾਂ ਉਹ ਘੱਟ ਗਿਆ ਨਾ ਹੁਣ

ਹਮ ਹਾਂ physically ਕੰਮ ਘੱਟ ਗਿਆ physically ਜਿਹੜੀ ਗੇਮਾ ਨਾ ਉਹ ਘੱਟ ਗਈਆਂ

ਹਾਂ ਹੁਣ ਦੇਖੋ ਸਾਰੇ ਜਾਣੇ ਹੁਣ ਘਰੇ ਬਹਿ ਜਾਨੇ ਏ ਪਰ ਉਹਦਾ ਫਾਇਦਾ ਕੋਈ ਨੀਂ

ਜਾਂ ਖੇਡਣਾ body ਦੀ exercise ਹੋਣੀ ਏ ਸਾਰਾ ਕੁੱਝ ਹਨਾ ਹਾਂਜੀ ਹਾਂ ਬਿਲਕੁਲ ਲੋਕ ਘਰੇ ਬੈਠੇ ਦੇਖੀ ਜਾਉ ਉਹ ਤਾਂ ਬੱਸ ਸਵਾਦ ਜਾ ਨੀ ਹੈ

ਪਹਿਲੇ time ਹੁੰਦੇ ਸੀਗੇ ਜਿਵੇਂ ਲੋਕ ਗੁ ਸਾਰੇ physically ਗੇਮਾ ਖੇਡ ਰਹੇ ਗੁਲੀ ਡੰਡਾ ਪਿੱਠੁ ਵਾੜਾ ਕਬੱਡੀ

ਤਾਂ ਅਹ ਦੇ ਵੀ ਛੋਟੀਆਂ ਛੋਟੀਆਂ ਗੇਮਾਂ ਨੇ ਉਹ ਸਾਰੀਆਂ ਖਤਮ ਹੋ ਗਈਆਂ

ਜਿਵੇਂ ਕਹਿਲੋ ਵੀ ਆਪਾਂ ਗਲੀ ਖੇਡਦੇ ਤੇ ਉਹ ਸਭ ਖਤਮ ਏ ਹਾਂ ਸਭ ਖਤਮ ਹੋ ਗਿਆ ਜੀ

ਨਿਆਣਿਆਂ ਦੇ ਤੇ ਸ਼ਹਿਰ ਦੇ ਨਿਆਣੇ ਚ ਦੇਖੋ ਕਿੰਨਾ ਫਰਕ ਏ ਬਰਾਬਰ ਏ ਜੀ ਹੁਣ ਤਾਂ ਮੇਰੇ ਹਿਸਾਬ ਨਾਲ

ਹੈਗਾ ਦੇਖੋ ਪਤਾ ਕੀ ਏ ਪਿੰਡਾ ਦੇ ਨਿਆਣੇ ਦਾ ਖਾਣਾ ਪੀਣਾ ਖੁੱਲਾ